ਵੀ ਦਿਮਾਗ ਵੀ ਇੱਕ ਨਾ ਮਸ਼ੀਨ ਈ ਏ

rest ਚਾਹੀਦਾ ਅੱਜਕਲ ਤਾਂ ਮਸ਼ੀਨਾ ਨੂੰ ਵੀ rest ਦੀ ਲੋੜ ਹੈਗੀ ਏ

ਇਹ ਚੀਜ਼ ਮਤਲਬ ਕੀ ਉਹ ਨਹੀਂ ਸਮਝਦੇ ਹੈਗੇ ਵੀ ਜੇ ਆਪਾਂ ਉਹੀ ਵਿੱਚੋ break ਇੱਕ ਘੰਟਾ ਲੈ ਲਈਏ ਜੇ ਆਪਾਂ ਚਾਰ ਘੰਟੇ ਕੰਮ ਕਰ ਰਹੇ ਹਾ ਤਾਂ ਇੱਕ ਘੰਟਾ break ਲੈ ਕੇ ਆਪਾਂ ਥੋੜੀ ਦੇਰ ਲੇਟ ਲਈਏ

ਕਿਸੇ ਨੂੰ ਤਾਂ ਦੇਖੋ ਜੀ ਇੰਨਾ ਕੰਮ ਏ ਕੇ ਤਾਂ ਸਮਾਂ ਮਿਲਦਾ ਈ ਨਹੀਂ ਹੈਗਾ ਕਿਸੇ ਨਾਲ ਗੱਲ ਕਰਨ ਦਾ

ਤੇ ਉਹ ਫ਼ਿਰ phone ਦਾ ਵੇਖ ਵੇਖ ਕੇ ਹਨਾ ਉਹ ਤੋਂ you tube ਤੋਂ face book ਤੋਂ Instagram ਤੋਂ ਰੀਲਾਂ ਵੇਖ ਵੇਖ ਕੇ time ਆਪਣਾ ਪਾਸ ਕਰਦੇ

ਜਿਆਦਾਤਰ ਐਵੇ ਵੀ ਚੱਲ ਰਿਹਾ ਕੋਈ ਤਾਂ ਕੁੱਝ ਨਵਾਂ ਸਿੱਖ ਰਿਹਾ ਹਨਾ phone ਤੋਂ ਤੇ ਕਈ ਆਪਣਾ

ਆਪਣਾ time ਖਰਾਬ ਕਰਤਾ ਸੁਸਤੀ ਚ ਆ ਕੇ ਛੁੱਟੀ ਵਾਲੇ ਦਿਨ ਤਾਂ ਤਕਰੀਬਨ ਐਵੇ ਈ ਹੁੰਦਾ ਬਲਕਿ ਨਹੀਂ ਸੋਚਿਆ ਵੀ ਅੱਜ ਕਿਆ ਕਰਨਾ

ਮੈਂ ਸਵੇਰੇ ਆਹ ਕੰਮ ਕਰਨਾ ਪਹਿਲੇ ਆ ਸਵੇਰੇ ਕਰਨਾ ਆਹ ਦੁਪਹਿਰੇ ਕਰਨਾ ਆਹ ਮੈਂ ਸ਼ਾਮ ਨੂੰ ਕਰਨਾ ਤਾਂ ਦੇਖੋ ਮੇਰੇ ਖੁਦ ਦੇ ਕਿੰਨੇ ਕੰਮ ਨਿਬੜ ਜਾਂਦੇ ਲੇਕਿਨ ਮੈਨੇ ਸੋਚਿਆ ਈ ਨੀ ਬੱਸ ਕਰਲਾਂਗੇ ਕਰਲਾਂਗੇ ਸਮਾਂ ਸਾਰਾ ਦਿਨ ਖਰਾਬ ਕਰਤਾ ਸਵੇਰ ਤੋਂ ਸ਼ਾਮ ਹੋ ਗਈ ਅੱਛਾ ਉਹ ਜਿਹੜੇ ਕੰਮ ਫੇਰ ਉਹ ਪਿੱਛੇ ਚਲੇ ਗਏ

ਕਰਨੇ ਤਾਂ ਸੀ ਹੁਣ ਨੀ ਕਰੂੰਗੀ ਸ਼ਾਮ ਨੂੰ ਕਰੂੰਗੀ ਸ਼ਾਮ ਨੂੰ ਨਹੀਂ ਕੀਤਾ ਤਾਂ ਰਾਤ ਨੂੰ ਕਰਨਾ ਤਾਂ ਪਏਗਾ ਹੀ

ਮਤਲਬ ਕੀ ਇਹ ਚੀਜ਼ਾ ਤੇ ਮਤਲਬ ਕਿ ਆਪਾਂ ਸੋਚ ਕੇ ਕਰੀਏ ਨਾ ਤਾਂ ਜਲਦੀ ਵੀ ਹੋ ਜਾਣਗੇ ਇਸ ਤਰ੍ਹਾਂ ਹੀ ਘਰਦੇ ਕੰਮ ਚ ਵੀ ਆਪਾਂ ਤਰੱਕੀ ਕਰ ਸਕਦੇ ਆ ਅਹ ਛੇਤੀ ਹੋ ਜਾਂਦਾ

ਹੋ ਜਾਂਦਾ ਕਿਸੇ ਦੇ ਨਾਲ ਗੱਲ ਬਾਤ ਕਰਨ ਦਾ time ਵੀ ਬੱਚ ਜਾਂਦਾ

ਬੱਸ ਫੇਰ ਖੜ ਗੀਆਂ ਗੱਲਾਂ ਮਾਰਣ ਤੇਰੀ ਸੱਸ ਕੀ ਕਹਿੰਦੀ ਏ ਤੇ ਮੇਰੀ ਸੱਸ ਕੀ ਏ

ਫਿਰ ਨਹੀਂ ਸਮੇਂ ਦਾ ਪਤਾ ਲੱਗਦਾ ਫ਼ਿਰ ਪਤਾ ਈ ਨੀ ਘੰਟਾ ਕਦ ਬੀਤ ਗਿਆ ਹਾਏ ਇੰਨਾ time ਹੋ ਗਿਆ ਫਿਰ ਆ ਕੇ ਗੁੱਸਾ ਚੜਿਆ ਬੱਚਿਆ ਨੇ ਮੰਗਨੀ ਰੋਟੀ ਫ਼ਿਰ ਖਿਜਨਾ ਵੀ ਏ ਤੇ ਰੋਟੀ ਵੀ ਪਕਾਣੀ ਏ

ਮਤਲਬ ਕੀ ਜੇ ਇਹੀ ਪਹਿਲੇ ਜੇ ਆਪਾਂ ਅਹ ਮਤਲਬ ਦੀ ਗੱਲ ਕਰੀਏ ਤੇ ਆਪਣੇ ਅੰਦਰ ਆ ਜੀਏ

ਇਹ ਨਹੀਂ ਰਹਿੰਦਾ ਧਿਆਨ ਇਸੀ ਤਰ੍ਹਾਂ ਈ phone ਚ ਬਿਹ ਜਾਨੇ ਆਂ ਫੇਰ ਨੀ ਧਿਆਨ ਰਹਿੰਦਾ ਹੈਗਾ

ਫੇਰ ਧਿਆਨ ਨੀ ਰਹਿੰਦਾ ਮਤਲਬ ਕੀ ਆਪਾਂ ਇੱਕ system ਨਾਲ ਚੱਲਦੇ ਈ ਨੀ

ਇਹ ਹਰ ਇੱਕ ਦੀ ਆਦਤ ਏ ਕਿਸੇ ਇੱਕ ਦੀ ਨੀ ਏ ਇਹ ਸਾਰੇ ਇੱਦਾਂ ਈ ਕਰਦੇ ਏ ਤਕਰੀਬਨ ਆਪਣੇ ਘਰਾਂ ਚ ਵੀ ਇਹੀ ਹੁੰਦਾ ਆਸ ਪੜੋਸ ਵੀ ਦੇਖਿਆ ਇੱਦਾਂ ਹੀ ਹੁੰਦਾ ਕੀ ਜਿਹੜੇ ਕੰਮ ਨੂੰ ਲੱਗਦੇ ਆ ਆਪਾਂ ਨਾ ਫ਼ਿਰ ਬਿਲਕੁਲ ਈ ਉਹਦੇ ਹੱਥ ਧੋ ਕੇ ਪਿੱਛੇ ਪੈ ਜਾਣੇ ਕੀ ਇਹਨੂੰ ਕਰੇ ਬਿਨਾ ਹੁਣ ਸਾਂਹ ਹੀ ਨੀ ਲੈਣਾ ਪਰ ਉਹ ਫ਼ਿਰ ਕਿਤੇ ਨਾ ਕਿਤੇ ਆਪਾਂ ਆਪਣਾ ਈ ਨੁਕਸਾਨ ਕਰਦੇ ਆ ਇਹ ਹੁਣ ਕੋਈ ਕੰਮ ਏ ਦਿਨੇ ਧਿਆਨ ਨੀ ਦੇਣਾ

ਫ਼ਿਰ ਬਿਹ ਜਾਨੇ ਸ਼ਾਮ ਨੂੰ ਕੀ ਰਾਤ ਨੂੰ ਪੂਰਾ ਕਰਕੇ ਹੀ ਸੋਣਾ

ਫ਼ਿਰ ਰਾਤ ਨੂੰ ਨੀਂਦ ਨੀ ਪੂਰੀ ਆਂਦੀ ਜੇ ਫ਼ਿਰ ਜਾਗ ਖੁੱਲਗੀ ਫ਼ਿਰ ਕੰਮ ਦਿਮਾਗ ਤੇ ਘੁੰਮੀ ਜਾਂਦਾ

ਇਸ ਲਈ ਜਦੋਂ ਵੀ ਜੇ ਨੀਂਦ ਪੂਰੀ ਨੀ ਹੋਏਗੀ ਤਾਂ ਦੂਸਰੇ ਦਿਨ ਵੀ ਕੰਮ ਨਹੀਂ ਹੁੰਦਾ

ਇਹ ਵੀ ਇੱਕ ਕਾਰਨ ਬਣ ਜਾਂਦਾ ਆਪਣਾ ਕੰਮ ਪੂਰਾ ਨਾ ਹੋਣ ਦੇ

ਬੱਚਿਆਂ ਦੇ paper ਚੱਲਦੇ ਪਏ ਹਨਾ ਪਹਿਲਾਂ ਤਾਂ ਸਾਰਾ ਸਾਲ ਦੇਖੋ ਪੜੇ ਨੀ ਪਹਿਲਾਂ ਕਰੋਨਾ ਚੱਲਦਾ ਰਿਹਾ ਫ਼ਿਰ ਜੇ school ਖੁੱਲੇ ਤਾਂ ਤੇ teacher ਨੇ ਵੀ ਉੰਨਾ ਕੁ syllabus cover ਕਰਵਾਣਾ ਸੀ ਤੇ ਬੱਚਿਆਂ ਨੇ ਵੀ serious ਹੋ ਪੜਾਈ ਨਹੀਂ ਕੀਤੀ ਹੈਗੀ

ਤੇ ਸਾਰਿਆਂ ਦੇ ਬੱਚੇ ਐਵੇਂ ਈ time ਪਾਸ ਈ ਕਰਦੇ ਆ ਤੇ ਹੁਣ ਜਦੋਂ paper ਆ ਗਏ ਹੁਣ ਪਤਾ ਚਾਰ ਛੁੱਟੀਆਂ ਨੇ ਪੜ੍ਹ ਲੋ ਪੜ੍ਹ ਲੋ ਪੜ੍ਹ ਲੋ

ਨਹੀਂ ਪੜ੍ਹ ਲੀਨੇ ਆ ਕੋਈ ਗੱਲ ਨੀ ਸੋਖਾ ਈ paper ਏ ਸੋਖਾ ਈ paper ਏ

ਹੁਣ paper ਏ ਤੇ ਇੱਕ ਦਿਨ ਪਹਿਲਾਂ ਰਾਤ ਨੂੰ ਫੇਰ ਬੇਚੈਨੀ ਹੁੰਦੀ ਏ

ਤੇ teacher ਨੇ ਆ ਵੀ ਕਰਵਾਇਆ ਸੀ ਫੇਰ teacher ਵੀ massage ਭੇਜੀ ਜਾਣਗੇ ਤੇ ਅਹ ਵੰਨਗੀ ਦੇ ਇੰਨੇ lesson ਕਰਲੋ ਜੀ ਇਹਦੇ ਇੰਨੇ ਕਰਲੋ ਜੀ ਇਹਦੇ ਇੰਨੇ ਕਰਲੋ ਜੀ ਹਨਾ ਉਹ ਬੱਚਾ ਐਸਾ confuse ਹੁੰਦਾ ਉਹ ਸਾਰੀ ਰਾਤ ਸੋਂਦਾ ਈ ਨੀ

ਹਾਏ ਮੰਮੀ ਹਾਏ ਮੰਮੀ ਫ਼ਿਰ ਆਪ ਵੀ tension ਲੈਂਦੇ ਏ ਤੇ ਨਾਲ ਮਾਂਵਾਂ ਨੂੰ ਵੀ ਦਈ ਜਾਂਦੇ ਏ

ਤੇ ਫੇਰ ਜਦ ਜਦੋਂ ਉੱਥੇ ਜਾ ਕੇ ਜਿੰਨੀ ਦੇਰ ਉੱਥੇ examination ਹਾਲ ਦੇ ਵਿੱਚ ਬੈਠ ਨਹੀਂ ਨਾ ਜਾਂਦਾ ਬੱਚਾ ਉਦੋਂ ਤੱਕ ਬੱਸ ਇਹੀ

ਚੱਲਦਾ ਰਹਿੰਦਾ ਦਿਮਾਗ ਦੇ ਵਿੱਚ ਪਤਾ ਨੀ ਕੀ ਆਏਗਾ ਕੀ ਆਏਗਾ ਕੀ ਆਏਗਾ ਹਨਾ

ਆਪਾਂ ਉਹਨੂੰ ਇਹ ਨੀ ਪੁੱਛਦੇ ਤੂੰ ਪਾਣੀ ਪੀਣਾ ਰੋਟੀ ਖਾਣੀ ਨਾ ਆਪਾਂ ਉਹਨੂੰ ਪੁੱਛਦੇ ਆ ਹਾਂ paper ਕਿਵੇਂ ਹੋਇਆ ਤੇਰਾ ਮੈਂ ਤਾਂ ਇਹੀ ਪੁੱਛਦੀ ਆਂ ਤੇਰਾ paper ਵਧੀਆ ਹੋ ਗਿਆ ਤੇਰਾ paper ਕਿਵੇਂ ਹੋਇਆ ਦਿਖਾਈ ਮੈਂਨੂੰ question ਅਹ ਜਿਹੜਾ ਤੇਨੂੰ question paper ਮਿਲਿਆ ਦਿਖਾਈ ਮੈਂਨੂੰ ਜਿਹਦੇ ਵਿੱਚ ਦੇਖੀ ਕੀ ਤੂੰ ਸਹੀ ਕੀਤਾ ਤੇ ਕੀ ਹੁਣ ਤੇਨੂੰ ਤਾਜ਼ਾ ਤਾਜ਼ਾ ਲਿਖ ਕੇ ਆਇਆ ਤੇਨੂੰ ਯਾਦ ਹੋਊਗਾ

ਤੇ check ਕਰ ਲੈ ਆਪਣਾ ਤੇਰੇ ਕਿੰਨੇ ਕ ਨੰਬਰ ਆ ਸਕਦੇ ਨੇ ਤੇਰਾ ਕਿੰਨਾ ਕ ਠੀਕ ਹੋ ਗਿਆ ਕਿੰਨਾ ਕ ਗਲਤ ਹੋ ਗਿਆ ਹਨਾ ਉਹ ਐਸੇ ਸਵਾਲਾਂ ਦੀ ਲੜੀ ਆਪਾਂ ਲਾਨੇ ਆ ਨਾ ਬੱਚਾ ਪਹਿਲਾਂ ਈ

ਉਹ ਜਿਹੜਾ ਉਹਨੇ ਦੱਸਣਾ ਹੁੰਦਾ ਕਈ ਵਾਰ ਤਾਂ ਆਰਾਮ ਨਾਲ ਗੱਲ ਕਰਦੇ ਉਹ ਕਈ ਵਾਰੀ ਖਿਜ ਕੇ ਪੈਜੂਗਾ ਪਹਿਲਾਂ ਕੁੱਝ ਖਾਣ ਪੀਣ ਨੂੰ ਨਾ ਦਿਉ

ਤੁਸੀਂ ਪਹਿਲਾਂ ਮੈਂਨੂੰ ਇਹ ਪੁੱਛ ਲੋ ਕੇ ਨੰਬਰ ਕਿੰਨੇ ਆਉਣਗੇ ਉਹ paper ਤੋਂ ਪਹਿਲੇ ਤਾਂ ਫੇਰ ਆਪਾਂ ਵੀ ਨੀ ਨਾ ਪੁੱਛਦੇ

ਸਮਾਂ ਨੀ ਦਿੰਦੇ ਬੱਚੇ ਨੂੰ ਬੇਵਜਾ paper ਵਾਲੇ ਦਿਨ ਆਪਾਂ ਵੀ ਸਮਾਂ ਦੇ ਦਿੰਦੇ ਆ

ਇਹੀ ਸਾਰਾ ਲਾਪਰਵਾਈਆਂ ਸਮੇਂ ਦੀ ਕਦਰ ਨਾ ਕਰਨ ਨਾਲ ਹੀ ਮਤਲਬ ਕੀ ਹੁੰਦਿਆ ਨੇ ਅੱਛਾ ਜੇ ਬੱਚੇ ਦਾ ਦੇਖੋ paper ਹੋ ਗਏ ਪਾਸ ਹੋ ਗਿਆ ਉਸ ਤੋਂ ਬਾਅਦ ਫੇਰ ਜੇ ਬੱਚਿਅਨ ਨੂੰ ਕਹਿਦੋ ਕੇ ਇੱਧਰ ਨੂੰ apply ਕਰਲੋ ਇੱਧਰ ਨੂੰ apply ਅੱਜਕਲ ਬੱਚੇ ਕੁੱਝ ਹੋਰ ਦਿਮਾਗ ਤੋਂ ਸੋਚਦੇ ਨੇ ਆਪਣੇ ਸਮੇਂ ਨੂੰ ਲੈ ਕੇ ਹਨਾ ਆਪਣੀ ਆਉਣ ਵਾਲੇ ਜੀਵਨ ਨੂੰ ਲੈ ਕੇ

ਉਲਝਣ ਬਾਜੀ ਜੀ ਪਈ ਰਹਿੰਦੀ ਏ ਹੁਣ ਇੱਕ ਵਾਰੀ ਇਹ ਵੀ ਏ ਆਪਾਂ ਸਮੇ ਕੰਮ ਦੇ ਪਿੱਛੇ ਇੰਨਾ ਹੋ ਜਾਂਦੇ ਆ ਕੀ ਆਪਾਂ ਆਪਣੇ ਆਪ ਨੂੰ ਵੀ ਮਹੱਤਵ ਨਹੀਂ ਦਿੰਦੇ

ਹਾਂ ਕੰਮ ਦੇਖਦੇ ਆ ਆਪਾਂ ਆਪਣੀ value ਜਮਾ zero ਕਰ ਦਿੰਨੇ ਆ ਕਈ ਵਾਰੀ ਆਪਾਂ ਆਪਣਾ ਮੰਨ ਨਹੀਂ ਹੁੰਦਾ office ਚ ਜਾਨੇ ਆ ਤਾਂ ਉੱਥੇ pressure ਹੋ ਜਾਂਦਾ ਵੀ ਆਹ ਕੰਮ ਕਰਨਾ

ਤਾਂ ਆਪਾ ਸਿਰਫ ਕੰਮ ਕਨੀ ਧਿਆਨ ਏ ਆਪਣੇ ਵੱਲ ਕੰਮ ਆਪਣਾ ਦਿਲ ਹੈ ਨਹੀਂ ਹੈ ਆਪਾਂ ਇੰਨਾ ਕੰਮ ਕਰ ਲਿੰਨੇ ਆ ਆਪਣੇ ਆਪ ਨੂੰ ਥਕਾ ਈ ਲੈਨੇ ਆ

ਆਪਣੇ ਤੇ ਸਮਾ ਲਾਂਦੇ ਨੀ ਇੰਨੀ ਹਿਮਤ ਨੀ ਰਹਿੰਦੀ ਵੀ ਆਪਣੇ ਕੁੱਝ ਖਾਣ ਪੀਣ ਲਈ ਵੀ ਮਤਲਬ ਵੀ ਬਣਾ ਲਈਏ ਕੁੱਝ

ਬੱਚਿਆਂ ਨੂੰ ਵੀ ਚਾਹੀਦਾ ਪਰਿਵਾਰ ਨੂੰ ਵੀ ਚਾਹੀਦਾ ਸਮਾਂ ਬਜੁਰਗਾਂ ਨੂੰ ਵੀ ਚਾਹੀਦਾ ਦੇਣਾ ਸਮਾਂ ਹਨਾ

ਆਪਣੇ ਕੋਲ ਇੰਨਾ ਹੁੰਦਾ ਨੀ ਪਰ ਕੱਢਣਾ ਪੈਂਦਾ ਹਮ ਸਮਾਂ ਹੁੰਦਾ

ਗ਼ਲਤੀਆਂ ਨੇ ਨਾ ਜੇ ਆਪਾਂ ਉਹੀ ਕੰਮ ਆਪਾਂ ਥੋੜਾ limit ਦੇ ਬਣਾ ਲਈਏ ਵੀ ਅੱਜ ਇੰਨਾ ਆ ਆਪਾਂ ਨੂੰ ਕੰਮ ਏ ਇੱਕ ਹਫਤੇ ਚ ਖਤਮ ਕਰਨਾ

ਤਾਂ ਫੇਰ ਇਹਦਾ ਮਤਲਬ ਇੰਨਾ ਦੀ ਗ਼ਲਤੀਆ ਤਾਂ ਆਪ ਨੂੰ ਭੁਗਤਣੀ ਪੈਂਦੀ ਏ ਜਦੋਂ

ਭੁਗਤਦੇ ਆ ਫੇਰ ਈ ਸਮਝ ਆਉਂਦੀ ਏ ਕੇ ਇੱਥੇ ਗਲਤ ਫੈਂਸਲਾ ਲੈ ਲਿਆ ਹਮ ਉਹੀ ਏ ਨਾ ਆਪਾਂ ਨੂੰ ਖੁਦ ਚਾਹੀਦਾ ਕੀ ਆਪਾਂ ਇੱਕ ਬਣਾਈਏ ਅਹ system

ਵੀ ਸਵੇਰੇ ਉੱਠ ਕੇ ਪਹਿਲੇ ਆਹ ਕਰਨਾ ਤਾਂ ਇਸ ਤਰ੍ਹਾਂ ਘਰ ਦਾ ਚੱਲੂਗਾ office ਚ ਵੀ ਆਪਾਂ ਨੂੰ ਚਾਹੀਦਾ ਵੀ ਆਹ ਜਿਹੜਾ ਕੰਮ ਹੈਗਾ ਚਲੋ ਆਪਣਾ ਘਰਾਂ ਦੇ ਵਿੱਚ ਵੀ ਹਨਾ ਨਿਕਲ ਜਾਂਦਾ time ਪਾਸ

ਹੁੰਦਾ ਇੱਕ ਤਰ੍ਹਾਂ ਦਾ ਪਰ ਚਲੋ ਕੁੱਝ ਨਾ ਕੁੱਝ ਕਰਦੇ ਹੀ ਨੇ ਸਾਰੇ

ਤਾਂ ਬੱਚਿਆ ਨੇ ਜਿਵੇਂ ਹੁਣ ਅੱਗੋ ਨਵੀੰ life ਸ਼ੁਰੂ ਕਰਨੀ ਏ

ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕੀ ਮੈਂ ਆਪਣਾ ਸਮਾਂ ਜਿਹੜਾ ਨਾ ਉਹ ਨਸ਼ਟ ਨੀ ਕਰਨਾ

ਹਨਾ ਇਹ ਬਹੁਤ ਜਰੂਰੀ ਏ ਬੱਚਿਆਂ ਨੂੰ motivation

ਵੀ ਉਹ ਹਮੇਸ਼ਾ ਤਿਆਰ ਰਹਿਣ ਸਮੇਂ ਨੂੰ ਕਿੱਦਾਂ ਉਹਨਾ ਨੇ ਆਪਣੇ ਨੂੰ

ਹਾਂ ਕੰਮ ਦੇ ਨਾਲ ਨਾਲ ਮਤਲਬ ਕੀ ਕੰਮ ਦਾ ਵੀ ਸਿਹਤ ਦਾ ਵੀ ਧਿਆਨ ਰੱਖਣਾ

ਹਨਾ ਤਾਂ ਘਰ ਪਰਿਵਾਰ ਵੀ ਜਰੂਰੀ ਏ ਸਮਾਂ ਪਰਿਵਾਰ ਨੂੰ ਵੀ ਚਾਹੀਦਾ ਏ ਤੇ ਸਮਾਂ ਕੰਮ ਕਰਨ ਨੂੰ ਵੀ ਚਾਹੀਦਾ

ਅੱਜਕਲ ਦੇ ਬੱਚੇ ਥੋੜੇ ਜੇ ਨਾ ਕੰਮ ਨੂੰ ਲੈ ਕੇ tension ਲੈ ਲੈਂਦੇ ਨੇ ਫ਼ਿਰ ਉਹ ਖਾਣ ਪੀਣ ਦਾ ਮਤਲਬ ਕੀ ਨਹੀਂ ਧਿਆਨ ਦਿੰਦੇ ਫੇਰ ਸਿਹਤ ਵਿਗੜ ਜਾਂਦੀ ਇਸ ਨਾਲ ਵੀ ਉਹਨਾ ਦੇ ਕੰਮ ਵਿੱਚ ਬਹੁਤ ਫ਼ਰਕ ਪੈਂਦਾ ਜੇ ਸਿਹਤ ਠੀਕ ਨਹੀਂ ਰਹੂਗਾ ਮਤਲਬ ਕੀ ਕੰਮ ਕਿੱਦਾਂ ਕਰੋਗੇ ਤੁਸੀਂ

ਤਾਂ ਇਹ ਸਾਰਾ ਜਿਹੜੀ ਅੱਜਕਲ ਦੀ new generation ਇਹ ਨਹੀ ਕਰ ਰਹੀ

ਕੰਮ ਵੱਲ ਤਾ ਧਿਆਨ ਦੇ ਰਹੀ ਏ ਕਿਉਂਕਿ ਅੱਜਕਲ ਫੇਰ ਵੀ ਮੋਬਾਇਲਾਂ ਨੇ ਕੰਮ ਸੋਖਾ ਕਰਤਾ

ਜੇ ਉਹ ਕਰਮ ਜਿਹਦੇ ਜਿਆਦਾ ਜਿਹੜੇ ਫਾਲਤੂ ਨਾ mobile ਦੇਖ ਕੇ ਆਪਣੇ ਕੰਮ ਦੀਆ ਚੀਜ਼ਾ ਦੇਖਣ ਹਾਂ ਪਹਿਲਾ ਹੁੰਦਾ ਸੀ ਦੇਖੋ ਸਾਰੇ ਕੰਮ ਹੱਥ ਨਾਲ ਲਿਖ ਕੇ ਹੁੰਦੇ ਸੀ